ਕੁੜੀਆਂ ਨੇ ਹੱਥਾਂ ਵਿੱਚ ਕੋਪੀਆਂ ਫੜੀਆਂ ਹੋਈਆਂ ਹਨ ਔਰ ਕਾਪੀ ਤੇ ਕੁਝ ਲਿਖ ਗਈਆਂ ਹਨ।

ਇਸ ਫੋਟੋ ਵਿੱਚ ਸਾਨੂੰ ਇੱਕ ਦੁਕਾਨ ਦਿਖਾਈ ਦੇ ਰਹੀ ਐ ਦੁਕਾਨ ਵਿੱਚ ਬਹੁਤ ਹੀ ਜਿਆਦਾ ਸਮਾਨ ਰੱਖਿਆ ਹੋਇਆ ਹੈ ਇਸ ਦੁਕਾਨ ਵਿੱਚ --

ਔਰ ਨਾਲ ਹੀ ਸਾਨੂੰ ਬਹੁਤ ਸਾਰੇ ਡੱਬੇ ਦਿਖਾਈ ਦੇ ਰਹੇ ਹਨ ਜਿਹਨਾਂ ਵਿਚ ਪੇਂਟ ਹੈ ਔਰ ਵੱਡੀਆਂ ਵੱਡੀਆਂ ਬਾਲਟੀਆਂ ਦਿਖਾਈ ਦੇ ਰਹੀਆਂ।

ਸ਼ੀਸ਼ੇ ਦਾ ਪੈਨਲ ਦਿਖਾਈ ਦੇ ਰਿਹਾ ਹੈ ਨਾਲ ਹੀ ਸਾਨੂੰ ਇਲੈਕਟ੍ਰੋਨਿਕ ਕੋਇ ਚੀਜ ਦਿੱਖ ਰਹੀ ਹੈ ਕੁਝ--

ਔਰ ਨਾਲ ਹਰਿਆਲੀ ਦਿੱਖ ਰਹੀ ਹੈ ਬਾਹਰ ਸਾਨੂੰ ਕੁੱਛ ਝਾੜੀਆਂ--

ਮਿਠਾਈਆਂ ਦੇ ਡੱਬੇ ਦਿਖਾਈ ਦੇ ਰਹੇ ਹਨ ਔਰ ਕੋਲਡ ਡਰਿੰਕ ਦੀ ਬੋਤਲ ਦਿਖਾਈ ਦੇ ਰਹੀ ਆ ਔਰ ਕੁਛ ਅੰਡੇ ਵੀ ਹਨ।

ਇਹ ਫੋਟੋ ਕਿਸੇ ਜਿੱਮ ਦੀ ਹੈ ਜੋਕਿ ਰਾਤ ਸਮੇਂ ਰਾਤ ਦੇ ਸਮੇਂ ਦੀ ਹੈ ਇੱਸ ਵਿੱਚ ਇੱਕ ਆਦਮੀ ਜੋ ਹੈ --

ਔਰ ਕੁਝ ਲੋਕ ਦਿਖਾਈ ਦੇ ਰਹੇ ਹਨ ਕੁਝ ਔਰਤਾਂ ਦਿਖਾਈ ਦੇ ਰਹੀਆਂ ਹਨ ਔਰ ਕੁਝ--

ਸਕੂਟਰ ਦਿਖਾਈ ਦੇ ਰਹੇ ਹਨ ਔਰ ਨਾਲ ਹੀ ਕੁਜ ਐਕਟਿਵਾ ਔਰ ਬਾਈਕ ਦਿਖਾਈ ਦੇ ਰਹੀ ਹਨ ਔਰ ਸਾਨੂੰ ਇੱਕ --

ਪੋਸਟਰ ਲੱਗਿਆ ਹੋਇਆ ਦਿੱਖ ਰਿਹਾ ਹੈ ਅਸ਼ੋਕ ਲੇਲੈਂਡ ਦਾ ਔਰ ਨਾਲ ਹੀ ਸਾਨੂੰ ਅੰਦਰ ਇੱਕ ਗੱਡੀ ਦਿਖਾਈ ਦੇ ਰਹੀ ਹੈ।

ਇਸ ਫੋਟੋ ਵਿੱਚ ਸਾਨੂੰ ਇੱਕ ਝੰਡਾ ਦਿਖਾਈ ਦੇ ਰਿਹਾ ਹੈ ਔਰ ਨਾਲ ਹੀ ਸਾਨੂੰ ਇੱਕ ਹੈਲਮਟ ਪਿਆ ਹੋਇਆ ਦਿਖਾਈ ਦੇ ਰਿਹਾ ਹੈ ਇਹ--

ਔਰ ਇਹ ਸਮੁੰਦਰ ਦੀ ਫੋਟੋ ਲੱਗ ਰਹੀ ਹੈ ਔਰ ਨਾਲ ਹੀ ਸਾਨੂੰ ਪਿੱਛੇ ਹਰੇ ਹਰੇ ਪੇੜ ਪੌਦੇ ਦਿਖਾਏ ਦੇ ਰਹੇ ਹਨ।

ਅ ਅਲੱਗ ਅਲੱਗ ਤਿਆਰੀਆਂ ਲੱਗੀਆਂ ਹੋਈਆਂ ਇਸ ਨਰਸਰੀ ਵਿੱਚ ਬਹੁਤ ਤਰ੍ਹਾਂ ਦੇ--